ਮੈਂ ਵੇਖਣ ਡਈ ਆ ਵੀ ਸੋਨੀਆ phone ਕਰੂੰਗੀ। ਤੇ ਤੂੰ ਕੀਤਾ ਨਹੀਂ। ਮੈਂ ਚਾਚੀ ਸਬਜ਼ੀ ਲੈਣ ਚੱਲ ਗਈ ਹਾਂ ।

ਹੋਰ ਚਾਚੀ ਵਲੋਂ ਠੀਕ ਆ। ਹਾਂ ਠੀਕ ਠਾਕ ਆ। ਹਾਂ ਠੀਕ। ਭਿੰਡੀਆਂ ਤੋਰੀਆਂ ਲਗੀ ਜੇ ਬਣਾਉਣ ਅੱਜ। ਅੱਜ ਭਿੰਡੀਆਂ ਖਾਣੀਆਂ ਵਾ। ਆਹੋ ਕਹਿਣ ਡੇਆ ਕਹਿੰਦਾ ਭਿੰਡੀਆਂ ਖਾਣੀਆਂ ਓਹਨੂੰ ਬੜੀਆਂ ਪਸੰਦ ਨੇ।

ਤੇ ਮੈਨੂੰ ਤੇ ਕੱਟਣ ਲੱਗੇ ਬੜਾ ਹੋਰ ਤਰ੍ਹਾਂ ਹੁੰਦਾ ਵਾ।

ਆਹੋ ਕੱਟਣ ਦਾ ਅੜੀਏ ਬਹੁਤਾ ਉਹ ਪੰਗਾ ਜੇਹਾ ਪੈਂਦਾ ਹੀ ਹਣਾ।

ਮੈਨੂੰ ਕਹਿਣ ਡੇਆ ਸੀ ਕਹਿੰਦਾ ਕਹਿੰਦਾ ਇੱਕੋ ਵਾਰੀ ਕਿੱਲੋ ਬਣਾ ਕੇ ਤੇ ਫਰਿੱਜ ਚ ਰੱਖ ਦਿਆਂ ਕਰ। ਮੈਂ ਕਿਹਾ ਮੈਂ ਕਦੀ ਮੁੱਲ ਲਈਆਂ ਹੀ ਨਹੀਂ ।

ਆਪਣੀਆਂ ਲਾ ਕੇ ਹੀ ਖਾਣੀ ਹੁੰਦੀ। ਮੈਂ ਨੀ ਕਦੇ ਖਾਦੀਆਂ ਬੱਬੂ ਅਮਨ ਨੂੰ ਹੀ ਪੁੱਛ ਲਈ ਦੋ ਵਾਰੀ ਬਣਾਈਆਂ ਮੈਂ ਨੀ ਖਾਦੀਆਂ। ਅੱਛਾ ਅੱਛਾ ਠੀਕ ਆ।

ਤੁਹਾਡੀ ਆਪਣੀ ਜੁ ਸਬਜ਼ੀ ਲੱਗੀ ਹੈਗੀ ਤਾਜ਼ੀ ਤਾਜ਼ੀ ਬੰਦਾ ਖਾਵੇ ਲਾ ਕੇ।

Hello Hello ਨਾਲੇ ਠੀਕ ਆ ਵਧੀਆ ਆਪਣੀ ਤਾਜ਼ੀ ਤਾਜ਼ੀ ਸਗੋਂ ਬੰਦਾ ਖਾਵੇ। ਹੋਰ। ਮੈਂ ਖਾਂਦੀ ਨੀ ਹੁੰਦੀ ਕੇ। ਅੱਛਾ ਠੀਕ ਆ ਹੋਰ।

ਹੋਰ ਕਰਦੇ ਹੀ ਆ ਨਾ। ਮੈਨੂੰ ਜ਼ਿਆਦਾ ਲਿਫਾਫਿਆਂ ਚ ਪਾਈਆ ਹੁੰਦੀਆਂ ਮੈਨੂੰ ਨੀ ਚੰਗੀਆਂ ਲੱਗਦੀਆਂ। ਹਾਂ ਆਹੋ ਫੇਰ ਖ਼ਰਾਬ ਜਿਹੀ ਬਈਆਂ ਜਿਹੀਆਂ ਹੋ ਜਾਂਦੀਆਂ ਸਗੋਂ ਤਾਜ਼ੀਆਂ ਤਾਜ਼ੀਆਂ ਵਧੀਆਂ ਆਪਣੀਆਂ ਬੰਦਾ ਤੋੜ ਕੇ ਬਣਾਵੇ। ਤੇ ਕਾਲੀਆਂ ਜਿਹੀਆਂ ਲਗਦੀਆਂ।

ਘਰ ਘਰ ਚੰਗੀ ਕਰਦਾ।

ਹੋਰ ਸੁਣਾਓ ਪਾਜੀ ਹੁਣਾ ਦੀ ਠੀਕ ਠਾਕ ਜੇ। ਪਾਜੀ ਵੀ ਠੀਕ ਹੈ ਪਾਜੀ ਨੇ ਆਉਣਾ ਸੀ ਅੱਜ ਆਇਆ ਨੀ। ਅੱਛਾ ਅੱਛਾ ਅੱਛਾ ਠੀਕ। ਕਿਥੇ ਚੰਡੀਗੜ੍ਹ ਗਏ ਨੇ? ਆਹੋ ਕਹਿੰਦਾ ਸੀ ਕੱਲ ਆਊਂਗਾ।

ਸਗੋਂ ਗੁੱਸੇ ਹੋਣ ਡਈ ਆ ਵੀ ਆਇਆ ਨੀ। ਅੱਛਾ ਅੱਛਾ ਠੀਕ ਆ।

ਹੋਰ।

ਨਾ ਓਹਨੇ ਆਉਣਾ ਸਾਢੇ ਛੇ ਵੱਜੇ।

ਆਹੋ। ਤੂੰ ਸੁਣਾ ਆਪਣੇ ਹੋਰ। ਹਾਂਜੀ ਹਾਂਜੀ ਠੀਕ ਆ ਵਧੀਆ। ਹਾਂ ਭੈਣ ਭਰਾ ਸਾਰੇ। ਹੈਂ ਭਰਾ ਇਹਦਾ ਹੀ ਆ ਇਹਦਾ ਈ ਅਜੇ । ਕੁਵਾਰਾ ਹੀ ਆ।

ਅੱਗਾ ਵੇਖਲਾ ਵਿਆਹ ਤੂੰ। ਸਾਡਾ ਇਥੇ ਉਹ ਹਣਾ ਪਲਾਟ ਹੈਗਾ ਨਾ ਬਟਾਲੇ।

ਆਹੋ ਤੇ ਪੈਸਾ ਥੇਲਾ ਮੰਮੀ ਹੁਣਾ ਘਰ ਲਾ ਤਾ ਸਾਰਾ।

ਆਹੋ ਤੇ ਉਹ ਕਹਿੰਦੇ ਕੋਈ ਨੀ ਤੈਨੂੰ ਆਸਤੇ ਆਸਤੇ ਪਾ ਦਾ ਗੇਂ। ਤੂੰ ਕਰਾ ਲੈ ਵਿਆਹ। ਓਥੇ ਜਦੋਂ ਥਾਂ ਲਿਆ ਵਾ ਨਿਆਂ ਨਵਾਂ ਭਰੀਆਂ ਨੇ ਤੇ ਓਥੇ ਪਾਉਣੇ ਹੀ ਆ ਕਮਰੇ। ਅੱਛਾ ਦੇ ਨਿਆਣੇ ਕੀ ਕਰਦੇ ਹੁਣ? ਲਾਟੀ ਦੇ ਮੁੰਡਾ ਇਕ ਤੇ ਸੇਵਾ ਕਰਦਾ ਓਹਦੀ। ਲਾਟੀ ਆਲੀ।

ਉਹ ਪਹਿਲਾਂ ਵੀ ਜਾਂਦਾ ਰਿਹਾ ਪਿਓ ਦੇ ਨਾਲ। ਆਹੋ ਜਾਂਦਾ ਰਿਹਾ ਸੀ ਤੇ ਇਕ ਤੇ ਫੇਰ ਕਰਦਾ ਸੀ। ਆਹੋ ਤੇ ਇਕ ਕਰਦਾ ਸੀ ਬਿਜਲੀ ਦਾ ਕੰਮ ਕਰਦਾ ਖਰੇ ਬੱਤੀ ਦਾ।

ਹਮ ਇਕ ਦਾ ਨੀ ਪਤਾ ਇਕ ਖਰੇ ਕੋਰਸ ਕਾਰਸ ਹੀ ਕਰਦਾ ਵਾ ਕੋਈ।

ਤਿੰਨ ਆਹੋ ਚਾਰ ਹੀ ਆ।

ਓਥੇ ਸਰ ਜਾਂਦਾ ਓਹਨਾ ਦਾ ਇਕ ਨਾ, ਕਮਰੇ ਚ। ਨੀ ਦੋ ਕਮਰੇ ਨੇ। ਦੋ ਕਮਰੇ ਨੇ।

ਮੈਂ ਕਿਹਾ ਦੋ ਕਮਰੇ ਨੇ ਓਥੇ।

ਹਾਂ ਦੋ ਕਮਰੇ ਨੇ। ਕਹਿੰਦਾ ਭਾਬੀ ਕਮਰੇ ਦੋ ਨੇ ਤੇ ਸਾਡਾ ਸਮਾਨ ਜ਼ਿਆਦਾ ਵਾ ਤੇ ਆਉਂਦਾ ਨੀ ਕਮਰਿਆਂ ਵਿਚ।

ਗੱਲ ਦੇ ਸੀ ਕਰਨ ਭਾਵੇਂ ਦੌਲਤ ਵਾਲਾ ਥਾਂ ਲੈ ਲੈਣ ਉਹ।

ਆ ਜਾਣ ਸਗੋਂ ਪਿੰਡ ਚ ਵਧੀਆ ਹਣਾ।

ਪਰ ਕਹਿਣ ਡਿਆ ਵੀ ਵੇਚਣ ਦੇ ਜਿਹੜੇ ਓਹਨਾ ਦਾ ਪਹਿਲਾ ਘਰ ਸੀ ਨਾ ਚਾਚੇ ਕਾ। ਉਹ ਵੀ ਵੇਚਣ ਡੇ ਜਿਹੜੇ ਆਏ ਸੀ ਏਥੇ। ਓਦੋਂ ਹੀ ਮਾਰ ਲੈਂਦਾ ਸੌਦਾ ਕੇ ਸੌਦਾ ਮਾਰ ਲੈਣ ਵਧੀਆ ਸਗੋਂ ਬਣਿਆ . ਨਾਲੇ ਬਣਿਆ ਬਤਰਿਆ ।

ਆ ਤੇ ਹੋਰ ਕੀ ਚਾਹੀਦਾ। ਆ ਫ਼ੌਜੀ ਵੇਚਣ ਡੇਆ ਓਹਨਾ ਨੂੰ ਕਹਿ ਫੌਜੀ ਦਾ ਲੈ ਲਓ।

ਆਹ ਸਾਡਾ ਗੁਆਂਢੀ।

ਕਿਹੜੀ ਫੌਜਣ ਅੜੀਏ? ਮੈਨੂੰ ਤੇ ਪਤਾ ਨਹੀਂ ਏਥੇ ਕਿਹੜੀ ਫੌਜਣ ਆ। ਅੰਨ੍ਹੀ ਆ ਤੇ ਕੋਠੇ ਤੇ ਜਦੋਂ ਚੜ੍ਹਦੀ ਸੀ ਉਹ ਜਿਹੜਾ ਮਰ ਗਿਆ ਸੀ ਬਾਹਰ। ਪਹਿਲਾਂ ਸੋਫ਼ੀ ਹੁਣਾ ਨੂੰ ਨੀ ਸੀ ਸੋਫ਼ੀ ਦਾ ਨੀ ਪਤਾ ਤੈਨੂੰ ਸੋਨੀਆ ਦਾ ਸ਼ਮੀ ਦਾ।

ਆਈ ਦਿਮਾਗ ਚ।

ਆਹ ਤੇ ਉਹ ਬਣਿਆ ਡੇ ਹੀ ਛੇ ਲੱਖ ਦਾ ਵੇਚਣ ਸਾਡੇ ਛੇ ਦਾ। ਪਤਾ ਨੀ ਕੌਣ ਕਹਿਣ ਡੇਆ ਉਹ ਤੇ ਬਾਰਾਂ ਲੱਖ ਰੁਪਈਆ ਮੰਗਣ ਡੇ ਖਰੇ। ਨਹੀਂ ਸਾਡੇ ਛੇ ਦਾ ਕਰਾਇਆ ਸੀ ਸੌਦਾ ਕਰਾ ਤਾਂ ਸੀ। ਜਨਾਨੀਆਂ ਤੈਨੂੰ ਪਤਾ ਆਈਆਂ ਸੀ ਜਨਾਨੀਆਂ ਵੇਖਣ। ਤੇ ਜਨਾਨੀਆਂ ਵੜ੍ਹ ਗਈਆਂ ਓਧਰ ਚਾਹ ਪਾਣੀ ਪਿਆਲ ਦਿੱਤਾ ਓਹਨੇ ਨੀਤੂ ਹੁਣਾ।

ਨੀਤੂ ਨੇ ਚਾ ਪਾਣੀ ਪਿਆਲਣ ਦੇ ਬਜਾਏ ਬਾਅਦ ਚ ਓਹਨੇ ਪਤਾ ਨੀ ਰੂਪੇ ਨੇ ਬੁੜੀਆਂ ਤੈਨੂੰ ਪਤਾ ਹੀ ਆ ਝੱਟ ਮਗਰ ਲਗ ਜਾਂਦੀਆਂ ਗੱਲ ਜ਼ਰਾ ਕ ਹੋਏ ਤੇ।

ਤੇ ਬੰਦਾ ਏਥੇ ਸੌ ਮਿਣ ਕੇ ਸੌ ਫੋਟੋਆਂ ਲੈ ਕੇ ਪੈਸੇ ਵੀ ਕਰ ਲਏ ਉਸ ਬੰਦੇ ਨੇ ਸਿਰਫ਼ ਇਕ ਪੰਜਾਹ ਹਜ਼ਾਰ ਰੁਪਈਆ ਰਹਿ ਗਿਆ ਸੀ ਓਹਦਾ ਹੋਣ ਵਾਲਾ ਪੈਸੇ ਵੀ ਨਗਦ ਦੇਣ ਡੇਆ ਸੀ।

ਇਹਨਾ ਨੇ ਪਤਾ ਨੀ ਓਹਨਾ ਦੇ ਕੰਨ ਚ ਕੀ ਫੂਕ ਮਾਰ ਤੀ।

ਤੇ ਉਹ ਮੁੜਕੇ ਆਇਆ ਹੀ ਨੀ ਉਹ ਭਾਈ।

ਸਾਡੇ ਛੇ ਦਾ ਲੱਗ ਗਿਆ ਸਾਡਾ।

ਆਹੋ ਤੇ ਇਹ ਲੈ ਲੈਣ ਸਗੋਂ ਵਧੀਆ ਲਾਗੇ ਬਣਿਆ ਨਾਲੇ ਹਣਾ। ਆਹੋ ਉਹ ਤੇ ਹੈ ਹੀ ਆ ਵਧੀਆ ਸਗੋਂ। ਆਹੋ ਤੇ ਹਨੀ ਕੁ ਤੇਰੀ ਮਦਦ ਕਰ ਕੁਰ ਦੇਣੀ ਆ ਲਾਗੋਂ ਚਾਗੋਣ ਸਾਰੇ ਇਹਨਾ ਮੁੰਡਿਆ ਦੀ।

ਕਰ ਦੇਣੀ ਇਹਨਾ ਨੇ ਮਦਦ। ਭਰਾ ਨੇ ਹੀ ਕਰ ਦੇਣੀ ਆ ਦੋਵਾਂ। ਆਹੋ ਉਹ ਤੇ ਹੈ ਹੀ ਆ ਮਦਦ ਕਰ ਦੇਣੀ ਆ। ਆ ਤੈਨੂੰ ਪਤਾ ਜ਼ਿਆਦਾ ਥੱਲੇ ਲੱਗੇ ਆ ਚਾਚੀ। ਚਾਚੇ ਤੇ ਵੀ ਕਿੰਨਾ ਪੈਸੇ ਲੱਗਦਾ ਰਿਹਾ। ਬਿਮਾਰ ਜੁ ਰਿਹਾ ਸੀ ਕਿੰਨਾ ਪੈਸਾ ਲੱਗਦਾ ਰਿਹਾ ਓਤੇ ਵੀ।

ਪਰ ਕੀਦੁ ਓਦੋਂ ਕਿਤੇ ਨਾ ਨਾ ਵੇਚਿਆ ਹੁੰਦਾ ਤਾਂ ਓਹਨਾ ਮੁੰਡਿਆਂ ਨੇ ਓਦੋਂ ਜਦੋਂ ਦਾ ਬਿਮਾਰ ਹੋਇਆ ਓਦੋਂ ਇਥੇ ਆਉਣਾ ਸੀ ਓਦੋਂ ਦੀ ਓਹਨਾ ਨੇ ਭੂਆ ਕੋਲ ਨਹੀਂ ਸੀ ਜਾਣਾ ਓਹਨਾ ਇਥੇ ਆਉਣਾ ਸੀ ਸਿੱਧਾ। ਇਹ ਤੇ ਜਿਹੜਾ ਓਥੇ ਲਿਆ ਸੀ ਇਹਨਾ ਤੇਰੀ ਥਾਂ ਉਹ ਵੀ ਓਹ ਓਹਦੇ ਕਰਕੇ ਬਹੁਤਾ ਧੋਖਾ ਖਾ ਗਿਆ ਨੇ।

ਆਹੋ। ਨਹੀਂ ਘਰ ਲਿਆ ਸੀ ਨਾ ਓਹਨੇ।

ਘਰ ਲਿਆ ਸੀ ਤੇ ਕਹਿੰਦੇ ਉਹ ਜਿਦਾਂ ਅਸੀਂ ਤੁਸੀਂ ਉੱਤੇ ਰਹਿੰਦੇ ਹੋ ਤੇ ਅਸੀਂ ਥੱਲੇ ਰਹਿੰਦੇ ਹੋਈਏ।

ਅਸੀਂ ਤੁਹਾਨੂੰ ਵੇਚ ਦਈਏ ਵੀ ਸਾਡਾ ਘਰ ਆ। ਇਹਦਾ ਕੀਤਾ ਓਹਨਾ ਨੇ। ਆਹੋ। ਇਹਨਾ ਨੇ ਵੀ ਮਗਰ ਲੈ ਕੇ ਨਾ ਪੈਸਾ ਥੇਲਾ ਦੇ ਤਾ ਤੇ ਰਾਤੋਂ ਰਾਤ ਹੀ ਉਹ ਨਿਕਲ ਗਏ ਕਿਤੇ। ਪੈਸਾ ਦੇ ਕੇ। ਲੈ ਲਿਆ ਆਪ ਲੈ ਕੇ।

ਓਹਦੇ ਸਾਮ੍ਹਣੇ ਬਿਮਾਰ ਹੋ ਗਿਆ ਸੀ।

ਆਹੋ ਤੇ ਫੇਰ ਹਣਾ ਓਹੀ ਥੱਲੇ ਲੱਗਦਾ ਲੱਗਦਾ ਲੱਗ ਗਿਆ ਕੇ।

Hello

ਹਾਂਜੀ ਹਾਂਜੀ ਬੋਲੋ ਬੋਲੋ ਆਉਣ ਡਈ ਆਵਾਜ਼। ਆ ਗਈ ਆ।

ਅਮ ਆਹ ਤੇ ਮਾਤਾ ਵੀ ਫੇਰ ਓਦੇ ਕੋਲ ਰਹਿੰਦੀ ਰਹੀ ਬਹੁਤਾ ਹਣਾ। ਆਹੋ। ਨਹੀਂ ਉਹ ਵੇਚਾਰਾ ਪੈਸੇ ਦੇ ਗ਼ਮ ਨਾਲ ਹੀ ਗਾਹਾਂ ਗਿਆ ਵਾ। ਕੇ ਇਹਨਾ ਪੈਸੇ ਦੇ ਕੇ ਤੁਹਾਨੂੰ ਪਤਾ ਚਾਚੀ ਕਿਥੋਂ ਨਿਕਲਦਾ ਹੀ ਇਹਨਾ ਪੈਸਾ। ਅਮ

ਵੀ ਚੋਆਂ ਬੱਚਿਆਂ ਨੂੰ ਪੜਾਇਆ ਲਿਖਾਇਆ ਵੀ ਓਹਨੇ। ਚੱਲੋ ਚੰਗੇ ਕੰਮਾਂ ਤੇ ਲਾਇਆ ਸੀ। ਆਹੋ ਮਾੜੇ ਘਰਾਂ ਨਸ਼ਿਆ ਤੋਂ ਵੀ ਬਚਾ.

ਨਹੀਂ ਨਹੀਂ ਨਿਆਣੇ ਬੜੇ good ਆ ਚਾਚੀ। ਰੱਬ ਦੇ ਨਾ ਵਾਲੇ ਨਿਆਣੇ ਓਹਦੇ ਪੜੇ ਲਿਖੇ ਹੈ ਪਤਾ। ਪੁੱਤ ਕਰਾਏ ਬੇਚਾਰੇ ਨੇ ਚੱਲੋ ਸੇਵਾ ਚ ਹੀ ਲੱਗਾ ਰਿਹਾ ਤੇ ਸੇਵਾ ਤੇ ਹੀ ਓਹਨੇ ਬੱਚਿਆਂ ਦੀ ਜ਼ਿੰਦਗੀ ਬਣਾ ਤੀ ਹਣਾ। ਬੱਚਿਆਂ ਦੀ ਜ਼ਿੰਦਗੀ ਬਣਾ ਤੀ। ਪਰ ਜਦੋਂ ਕੁ ਤਕ ਵੇਖਣ ਵੇਖਣ ਦੀ ਆਉਂਦੀ ਓਦੋਂ ਕੁ ਤੱਕ ਗਾਂਹ ਜਾਂਦੇ ਨੇ।

ਆਹੋ। ਚੱਲ ਇਹਨਾ ਹੀ ਬੜਾ ਜਿਹੜੇ ਮੁੰਡੇ ਚੰਗੇ ਆ। ਆਹੋ। ਪਰ ਨਹੀਂ ਇਹਦਾ ਹਣਾ ਬੰਦਾ। ਜਿਦਾਂ ਮਰਜ਼ੀ ਚਾਚੀ ਆਪਾਂ ਜਿੰਨੇ ਮਰਜ਼ੀ ਚੰਗੇ ਹੋਣ ਜੋ ਜੋ ਜੀਵਨ ਸਾਥੀ ਜੀਵਨ ਸਾਥੀ ਆ।

ਓਹੀ ਤੇ ਮੈਂ ਕਹਿਣ ਡਈ ਕੀ ਭਾਵੇਂ ਜਿਦਾਂ ਮਰਜ਼ੀ ਮੁੰਡੇ ਵੀ ਆ ਪਰ ਪਹਿਲਾਂ ਇਹਦਾ ਨਸ਼ੇ ਪੱਤੇ ਚ ਰਹਿਣਾ ਮਾਰਨਾ ਕੁੱਟਣਾ ਵੀ ਓਹਨੂੰ।

ਇਕ ਮਿੰਟ ਮੈਨੂੰ ਚੇਤਾ ਆਇਆ ਈ ਮੈਂ ਇਹਨੂੰ ਰੋਟੀ ਦੇ ਲਾਂ। ਕਰਦੀ ਮੈਂ ਤੁਹਾਨੂੰ Phone ਹੈਂ।

ਓਥੇ ਜਾ ਕੇ ਪਤਾ ਲਗਾ ਕਿ ਪਹਾ ਜੀ MBA ਜੇ ਕਰਨੀ ਹੈ ਤਾ MBA ਲਈ ਥੋਡੇ ਕੋਲੇ ਇਕ ਗੱਲ ਹੋਣੀ ਚਾਹੀਦੀ ਹੈ ਕਿ ਇੱਕ ਥੋੜਾ ਜਾ work experience ਕੰਮ ਤਾ ਆਪ ਕੀਤਾ ਨੀ ਆਪਾ ਨੌਂਕਰੀ ਤਾ ਲਈ ਨੀ ਮੈਂ ਕਹ ਚੱਲੋ ਛੱਡੋ ਇਹਨੂੰ ਆਪਾ drop ਕਰ ਦਿੰਦੇ ਆ ਆਪਾ ਕਰਾਂਗੇ MBA ਇਥੇ ਘੈਂਟ paper ਬਾਰੇ ਸੋਚਣਾ ਜੇਹੜਾ paper ਕਹਿੰਦੇ ਨੇ ਕਿ ਪੂਰੀ ਦੁਨੀਆਂ ਦੇ ਵਿੱਚ one of the most toughest exam

ਊ ਵੀ ਨੀ ਨਿਕਲੇ, ਕਹਿੰਦੇ starting ਚ ਤਾ ਤੁਸੀਂ ਪੰਦਰਾਂ paper ਕਹੇ ਸੀਗੇ, ਓ ਪੰਦਰਾਂ paper ਸਰਕਾਰੀ ਨੌਕਰੀ ਆਲੇ ਸੀਗੇ, paper ਤਾ ਮੈਂ ਬਹੋਤ ਦਿੱਤੇ ਨੇ, ਏ paper ਦਿੱਤੇ ਜੀ, ਹੁਣ ਮੈਂ ਕਿ ਕਰਾ

ਕਿ ਕਰਾ, ਓਦਰ ਗਯਾ ਮੈਂ ਦਰਅਸਲ ਗੁਰਦੁਆਰਾ ਸਾਹਬ ਗਯਾ ਮੈਂ ਨਾਡਾ ਸਾਹਬ ਓਦਰ ਮੈਂ ਮਜਾਕ ਆਲੀ ਗੱਲ ਨੀ ਆਪਣੇ ਵਲੋਂ ਮੈਂ ਥੋਡੇ ਨਾਲ ਵੀ ਇਹ ਹੋਯਾ ਹੋਣਾ, ਦੇਖੋ ਜੀ ਪੁਰਾਣੇ ਬਚੇ ਧਾਰਮਿਕ ਹੁੰਦੇ ਹਨ, ਮੈਂ ਓਨਾ ਧਾਰਮਿਕ ਨਹੀਂ ਸੀ, ਮੈਂ ਆਪਣੇ ਵਲੋਂ ਪਹਿਲੀ ਵਾਰੀ ਗਯਾ ਮੈਂ ਓਦਰ ਨਾਡਾ ਸਾਹਬ ਜਾ ਕੇ ਬੈਠਾ ਮੈਂ, ਮੈ ਕਹ ਰੱਬਾ ਜਿਹੜੀ ਓ ਆਂਦੀ ਨੀ ਉਸ time movie ਆਈ ਸੀਗੀ ਫੁਕਰੇ, ਕਹਿੰਦਾ ਰੱਬਾ ਔਰ ਸਹਾ ਨਾ ਜਾਏ ਕੁਛ ਤੋਂ ਬੋਲ ਬੋਲ ਬੋਲ, ਓ ਮੈਂ ਕਹਿ ਰੱਬਾ ਕੁਛ ਤਾਂ hint ਦੇ, ਫੇਰ ਕੀਤੋ ਆਈ ਕੋਲ, ਮੈਂ ਕਹਿ ਚਲੋ ਧੰਨਵਾਦ ਕੀਤੋ ਤਾ ਆਈ, ਆਪ ਸ਼ੁਰੂ ਕਰਦੇ MBA